ਰੂਪ-ਰੇਖਾ, ਸਿੱਖ ਧਰਮ ਦੇ ਮੋਢੀ, ਜਨਮ ਤੇ ਮਾਤਾ-ਪਿਤਾ, ਭਾਰਤ ਦੀ ਦੁਰਦਸ਼ਾ ਭਰੀ ਹਾਲਤ, ਵਿੱਦਿਆ ਰੀਤਾਂ, ਰੀਤਾਂ-ਰਸਮਾਂ ਦਾ ਤਿਆਗ, ਸੱਚਾ ਸੌਦਾ, ਮੱਝਾਂ ਚਾਰਨੀਆਂ ਤੇ ਸੱਪ ਦੀ ਛਾਂ, ਵਿਆਹ ਤੇ ਸੁਲਤਾਨਪੁਰ ਜਾਣਾ,

ਸਿੱਖ ਧਰਮ ਦੇ ਮੋਢੀ, ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਆਪ ਜੀ ਦਾ ਪੰਜਾਬ ਦੇ ਇਤਿਹਾਸਿਕ, ਧਾਰਮਿਕ, ਸਮਾਜਿਕ ਤੇ ਸਾਹਿਤਕ ਖੇਤਰ ਵਿੱਚ ਉੱਘਾ ਸਥਾਨ ਸਥਾਨ ਹੈ, ਆਪ ਜੀ ਦਾ ਧਰਮ ਸਰਬ ਸਾਂਝਾ ਸੀ। ਆਪ ਜੀ ਨੂੰ ਹਿੰਦੂ ਤੇ ਗੁਰੂਆਂ ਤੇ ਮੁਸਲਮਾਨਾਂ ਦੇ ਪੀਰ ਕਿਹਾ ਜਾਂਦਾ ਹੈ ਜਨਮ ਤੇ ਮਾਤਾ-ਪਿਤਾ, ਆਪ ਜੀ ਦਾ ਜਨਮ ਪੰਦਰਾਂ ਅਪ੍ਰੈਲ, ਚੌਦਾਂ ਸੌ ਉਣਤਰ ਈਸਵੀ ਨੂੰ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ, ਪਿਤਾ ਮਹਿਤਾ ਕਾਲੂ ਦੇ ਘਰ ਹੋਇਆ, ਸਿੱਖਾਂ ਵਿੱਚ ਪ੍ਰਚਲਤ ਰਵਾਇਤ ਅਨੁਸਾਰ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ, ਕੱਤਕ ਦੀ ਪੂਰਨਮਾਸ਼ੀ, ਮੇਲਾ ਨਨਕਾਣਾ ਦਾ ਭਾਰਤ ਦੀ ਦੁਰਦਸ਼ਾ ਭਰੀ ਹਾਲਤ, ਜਿਸ ਸਮੇਂ ਆਪ ਜੀ ਦਾ ਜਨਮ ਹੋਇਆ ਉਸ ਸਮੇਂ ਭਾਰਤ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਤ ਬੜੀ ਦਰਦਨਾਕ ਸੀ, ਉਸ ਸਮੇਂ ਦੇ ਰਾਜਾ ਤੇ ਉਹਨਾਂ ਦੇ ਵਜੀਰ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਨੂੰ ਨੋਚ ਰਹੇ ਸਨ ਅੰਧ-ਵਿਸ਼ਵਾਸਾਂ ਤੇ ਫੋਕਟ ਕਰਮ ਕਾਂਡਾਂ ਦਾ ਬੋਲਬਾਲਾ ਸੀ, ਊਚ-ਨੀਚ ਤੇ ਛੂਤ-ਛਾਤ ਦਾ ਜ਼ਹਿਰ ਬੁਰੀਆਂ ਤੇ ਬੁਰੀਆਂ ਬੁਰੀਆਂ ਤਰ੍ਹਾਂ ਫੈਲਿਆ ਹੋਇਆ ਸੀ, ਆਪ ਨੇ ਇਸ ਅਵਸਥਾ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਅਜਿਹੇ ਸਮੇਂ ਧਰਤੀ ਦੀ ਚੀਖ-ਪੁਕਾਰ ਸੁਣ ਕੇ ਗੁਰੂ ਜੀ ਨੇ ਅਵਤਾਰ ਧਾਰਿਆ ਜਿਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸੁਣੀ ਪੁਕਾਰਿ ਦਾਤ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ, ਵਿੱਦਿਆ ਜਦੋਂ ਆਪ ਜੀ ਸੱਤ ਸਾਲ ਦੇ ਹੋਏ, ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ, ਆਪ ਨੇ ਪਾਂਧੇ ਨੂੰ ਆਪਣੀ ਅਧਿਆਤਮਿਕ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ, ਆਪ ਨੇ ਅਰਬੀ, ਫ਼ਾਰਸੀ, ਸੰਸਕ੍ਰਿਤੀ ਪੜ੍ਹੀ ਤੇ ਹਿਸਾਬ-ਕਿਤਾਬ ਵੀ ਸਿਖਿਆ, ਰੀਤਾਂ ਰਸਮਾਂ ਦਾ ਤਿਆਗ ਬਾਰਾਂ ਸਾਲ ਦੀ ਉਮਰ ਵਿੱਚ ਜਦੋਂ ਪੰਡਤ ਨੂੰ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 ਜਦੋਂ ਆਪ ਦੇ ਪਿਤਾ ਜੀ ਨੇ ਦੇਖਿਆ ਕਿ ਆਪ ਪੜ੍ਹਾਈ ਅਤੇ ਹੋਰ ਕੰਮਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਆਪ ਨੂੰ ਮੱਝਾਂ ਚਾਰਨ ਭੇਜਿਆ ਗਿਆ ਉੱਥੇ ਮੱਝਾਂ ਨੇ ਇੱਕ ਜੱਟ ਤੇ ਖੇਤ ਉਜਾੜੇ ਦਿੱਤੇ।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 ਹੇਠ ਸੌ ਗਏ ਤਾਂ ਦੇਖਿਆ ਕਿ ਇੱਕ ਸੱਪ ਉਹਨਾਂ ਨੂੰ ਛਾਂ ਕਰ ਰਿਹਾ ਸੀ, ਵਿਆਹ ਤੇ ਸੁਲਤਾਨਪੁਰ ਜਾਣਾ, ਆਪ ਦੇ ਪਿਤਾ ਮਹਿਤਾ ਕਾਲੂ ਜੀ ਨੇ,

ਉਸ ਨੇ ਇਹਨਾਂ ਨੂੰ ਆਪਣੇ ਕੋਲ ਸੁਲਤਾਨਪੁਰ ਬੁਲਾ ਲਿਆ ਤੇ ਨਵਾਬ ਦੌਲਤ ਖਾਨ ਮੋਦੀਖਾਨੇ ਵਿੱਚ ਨੌਕਰੀ ਲਗਵਾ ਦਿੱਤਾ ਵੇਈ ਵੇਸ਼ ਸੁਲਤਾਨਪੁਰ ਵਿੱਚ ਰਹਿੰਦਿਆਂ ਇੱਕੋ ਦਿਨ ਆਪ ਵੇਈ ਵਿੱਚ ਇਸ਼~ ਇਸ਼ਨਾਨ

ਜਿਸ ਬਾਰੇ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ, ਬਾਬਾ ਦੇਖਿਆ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦ~ ਦਿਸਿ ਆਈ ਚੜਿਆ ਸੋਧਣ ਧਰ ਲੁਕਾਈ। ਚਾਰ ਉਦਾਸੀਆਂ ਆਪ ਨੇ ਚੌਦਾਂ ਸੌ ਨੜ੍ਹਿਨਵੇਂ ਈਸਵੀ ਤੋਂ ਲੈ ਕੇ ਪੰਦਰਾਂ ਸੌ ਬਾਈ ਈਸਵੀ ਤੱਕ ਪੂਰਬ, ਦੱਖਣ, ਉੱਤਰ ਤੇ ਪੱਛਮ ਚਾਰ ਦਿਸ਼ਾਵਾਂ ਦੀ ਯਾਤਰਾ ਕੀਤੀ ਇਹਨਾਂ ਉਦਾਸੀਆਂ ਵਿੱਚ ਆਪ ਨੇ ਅਸਾਮ, ਲੰਕਾ, ਤਾਸ਼ਕੰਦ ਤੇ ਮ~ ਮਾਕਾ ਮਦੀਨਾ ਤੱਕ ਦੀ ਯਾਤਰਾ ਕੀਤੀ ਆਪ ਨੇ ਅਨੇਕਾਂ ਪੀਰਾਂ, ਫ਼ਕੀਰਾਂ, ਜੋਗੀਆਂ, ਸੂਫ਼ੀਆਂ, ਸੰਨਿਆਸੀਆਂ, ਜਾ~ ਸਾ~ ਸਾਧਾਂ ਸੰਤਾਂ, ਕਾਜ਼ੀ ਤੇ ਪੰਡਤਾਂ ਨੂੰ ਸਿੱਧੇ ਰਾਹ ਪਾਇਆ ਇਸ ਸਮੇਂ ਵਿੱਚ ਆ~

ਦੇ ਕਣ-ਕਣ ਵਿੱਚ ਵਸਦਾ ਹੈ, ਆਪ ਨੇ ਸਰਬ-ਸਾਂਝ ਦਾ ਪਾਠ ਪੜਾਇਆ ਤੇ ਦੰਭ ਪਖੰਡ ਵਿਰੁੱਧ ਅਵਾਜ਼ ਉਠਾਈ, ਆਪ ਨੇ ਸਮਾਜ ਵਿੱਚ ਛੂਤ-ਛਾਤ ਦੂਰ ਕੀਤੀ, ਕਰਨ ਲਈ ਅਵਾਜ਼ ਉਠਾਈ ਤੇ ਫੁਰਮਾਇਆ ਮਹਾਨ ਕਵੀ ਤੇ ਸੰਗੀਤਕਾਰ, ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਤੇ ਸੰਗੀਤਕਾਰ ਸਨ ਆਪ ਨੇ ਉੱਨੀ ਰਾਗਾਂ ਵਿੱਚ ਬਾਣੀ ਰਚੀ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਪੁਜੀ ਸਾਹਿਬ ਤੇ ਆਸਾ ਦੀ ਵਾਰ, ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ ਆਪ ਦੀ ਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਅਖਾਵਾਂ ਵਾਂਗ ਲੋਕਾਂ ਦੇ ਮੂੰਹ ਤੇ ਚੜੀਆਂ ਹੋਈਆਂ ਹਨ।

ਨਿੱਡਰ ਦੇਸ਼ ਭਗਤ, ਆਪ ਇੱਕ ਨਿਡਰ ਦੇਸ਼ ਭਗਤ ਸਨ, ਪੰਦਰਾਂ ਸੌ ਛੱਬੀ ਈਸਵੀ ਵਿੱਚ ਬਾਬਰ ਦੇ ਭਾਰਤ ਉੱਪਰ ਹਮਲੇ ਤੇ ਉਸ ਦੁਆਰਾ ਮਚਾਈ ਲੁੱਟ-ਖਸੁੱਟ, ਕਤਲੇਆਮ ਤੇ ਇਸਤਰੀਆਂ ਦੀ ਬੇਪਤੀ ਵਿਰੁੱਧ ਅਵਾਜ਼ ਉਠਾਉਂਦਿਆਂ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 ਆਪਣਾ ਅੰਤ ਸਮਾਂ ਕਰਤਾਰਪੁਰ, ਪਾਕਿਸਤਾਨ ਵਿੱਚ ਬਿਤਾਇਆ, ਇੱਥੇ ਹੀ ਆਪ ਨੇ ਭਾਈ ਲਹਣਾ, ਗੁਰੂ ਅੰਗਦ ਦੇਵ ਜੀ ਨੂੰ ਆਪਣੀ ਗੱਦੀ ਦਾ ਵਾਰਸ ਚੁਣਿਆ, ਇੱਥੇ ਹੀ ਆਪ ਨੇ ਪੰਦਰਾਂ ਸੌ ਉਣਤਾਲੀ ਈਸਵੀ ਵਿੱਚ ਜੋਤੀ-ਜੋਤ ਸਮਾ ਗਏ।

ਹੋਈ ਜਨਤਾ ਵਿੱਚ ਨ~ ਨਵੀਂ ਰੂਹ ਭਰੀ ਤੇ ਉਹਨਾਂ ਨੂੰ ਦਲੇਰ ਅਤੇ ਸਾਹਸੀ ਬਣਾ ਦਿੱਤਾ, ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੇਂ ਦੇ ਮਹਾਂ ਮਾਨਵ ਆਖਆ ਤੇ ਇ~ ਇਸ ਤਰ੍ਹਾਂ ਫਰਮਾਇਆ, ਸਭ ਤੋਂ ਵੱਡਾ ਸਤਿਗੁਰੁ ਨਾਨਕ, ਜਿਨਿ ਕਲ ਰਾਖੀ ਮੇਰੀ ਭੂਮਿਕਾ, ਪੰਦਰ੍ਹਵੀਂ ਸਦੀ ਜ਼ੁਲਮ-ਜ਼ਬਰ ਦੀ ਸਦੀ ਸੀ, ਧਰਮ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 ਲਾਕੇ ਉੱਡ-ਪੁੱਡ ਚੁੱਕੇ ਸਨ, ਆਮ ਜਨਤਾ ਅਗਿਆਨਤਾ ਦੀ ਜਿਲ੍ਹਣ ਵਿਚ ਫਸੀ ਹੋਈ ਸੀ ਅਜਿਹੇ ਸਮੇਂ ਤੇ ਧਰਤੀ ਦੀ ਚੀਖ-ਪੁਕਾਰ ਸੁਣ ਕੇ ਪ੍ਰਭੂ ਨੇ ਆਪਣੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਜਨਮ ਧਾਰਿਆ, ਜਿਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਸੁਣੀ ਪੁਕਾਰ ਦਾਤਾਰ ਪ੍ਰਭੂ, ਗੁਰੂ ਨਾਨਕ ਜਗ ਮਾਹਿ ਪਠਾਇਆ, ਜਨਮ, ਗੁਰੂ ਨਾਨਕ ਦੇਵ ਜੀ ਪੰਦਰਾਂ ਸੌ ਅਪ੍ਰੈਲ ਚੌਦਾਂ ਸੌ ਉਣਤਰ ਈਸਵੀ ਨੂੰ ਰਾਇ ਭੋਇ ਦੀ ਤਲਵੰਡੀ ਵਿਖੇ, ਅੱਜ ਕੱਲ੍ਹ ਅੱਜ ਕੱਲ੍ਹ ਨਨਕਾਣਾ ਸਾਹਿਬ ਵਿਖੇ ਮਹਿਤਾ ਕਾਲੂ ਜੀ ਦੇ ਘਰ ਅਤੇ ਮਾਤਾ ਤ੍ਰਿਪਤਾ ਦੀ ਪਵਿਤਰ ਕੁੱਖੋਂ ਹੋਏ, ਵਿਸ਼ਰਾਮ ਰਾਏ ਆਪ ਜੀ ਦੇ ਬਾਬਾ ਜੀ ਸਨ ਅਤੇ ਨਾਨਕ, ਨਾਨਕੀ ਆਪ ਦੀ ਭੈਣ ਵੱਡੀ ਸੀ। ਲਾਲੂ ਜੀ ਆਪ ਦੇ ਚਾਚਾ ਸੀ, ਆਪ ਦਾ ਜਨਮ, ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ, ਵਿਦਿਆ ਪ੍ਰਾਪਤੀ, ਆਪ ਸੱਤ ਸਾਲ ਦੇ ਹੋਏ ਤਾਂ ਆਪ ਨੂੰ ਗੋਪਲ ਦਾਸ ਪੰਡਿਤ ਕੋਲ ਪੜ੍ਹਨ ਲਈ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

ਦੱਸਾਂਗੀ ਅਠਾਹਠ ਕੂਕਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਹਨਾਂ ਵਿੱਚੋਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਤੇ ਛੋਲਾਂ ਹੋਰ ਕੂਕਿਆਂ ਨੂੂੰ ਉਡਾ ਦਿੱਤਾ ਗਿਆ ਸੀਗਾ। ਬਾਬਾ ਰਾਮ ਸਿੰਘ ਨੂੰ ਦੇਸ ਨਿਕਾਲਾ ਦੇ ਹੁਕ~ ਦੇ ਕੇ ਰੰਗੂਨ ਭੇਜ ਦਿੱਤਾ ਗਿਆ ਤੇ ਜਿੱਥੇ ਅਠਾਰਾਂ ਸੌ ਪਚਾਸੀ ਈਸਵੀ ਵਿੱਚ ਉਹਨਾਂ ਦੀ ਮੌਤ ਹੋ ਗਈ ਅੱਗੇ ਵੱਧਦੇ ਹਾਂ ਆਰੀਆ ਸਮਾਜ ਬਾਰੇ ਦੱਸਾਂਗੀ ਅਹ ਸਵਾਮੀ ਦਯਾਨੰਦ ਸਰਸਵਤੀ ਆਰਿਆ ਸਮਾਜ ਦੇ ਸੰਸਥਾਪਕ ਸਨ ਉਹਨਾਂ ਨੇ ਅਠਾਰਾਂ ਸੌ ਪਜੱਤਰ ਈਸਵੀ ਵਿੱਚ ਆਰੀਆ ਸਮਾਜ ਦੀ ਸਥਾਪਨਾ ਮੁੰਬਈ ਵਿੱਚ ਕੀਤੀ ਤੇ ਅਠਾਰਾਂ ਸੌ ਸਤੱਤਰ ਈਸਵੀ ਵਿੱਚ ਇਸਦੀ ਅਹ ਇੱਕ ਸਾਖਾ ਲਾਹੌਰ ਵਿੱਚ ਸਥਾਪਿਤ ਇਸ ਦੌਰਾਨ ਸਵਾਮੀ ਰਾਮਾ ਅਹ ਦਯਾਨੰਦ ਸਰਸਵਤੀ ਪਹਿਲੀ ਵਾਰ ਪੰਜਾਬ ਆਏ ਸਨ ਤੇ ਆਰੀਆ ਸਮਾਜ ਨੇ ਵੈਦਿਕ ਸਿੱਖਿਆ ਤੇ ਜ਼ੋਰ ਦਿੱਤਾ ਤੇ ਇਹ ਪਹਿਲੀ ਸੰਸਥਾ ਸੀ ਜਿਹੜੀ ਕਿ ਜਿਸਨੇ ਭਾਰਤ ਵਿੱਚ ਭਾਰਤੀਆਂ ਲਈ ਅਹ ਹੈ ਰਾਜ ਦਾ ਨਾਅਰਾ ਦਿੱਤਾ ਤੇ ਇਸਨੇ ਹਿੰਦੂ ਧਰਮ ਵਿੱਚ ਉਹਨਾਂ ਲੋਕਾਂ ਨੂੰ ਪਰਵੇਸ ਦੇ ਲਈ ਯੁੱਧ ਅਹ ਸੁੱਧੀ ਮੁਹੀਮ ਚਲਾਈ ਤੇ ਪਹਿਲਾਂ ਧਰਮ ਪਰਿਵਰਤਨ ਕਰਕੇ ਮੁਸਲਿਮ ਜਾਂ ਇਸਾਈ ਬਣ ਚੁੱਕੇ ਸਨ ਤੇ ਅਠਾਰਾਂ ਸੌ ਬਾਨਵੇਂ ਈਸਵੀ ਵਿੱਚ ਆਰੀਆ ਸਮਾਜ ਵਿੱਚ ਸਿੱਖਿਆ ਦੀਆਂ ਸੰਬੰਧੀ ਮਤਭੇਦ ਹੋ ਗਏ ਸਨ ਤੇ ਜਿਸਦਾ ਨਤੀਜੇ ਵਜੋਂ ਆਰੀਆ ਸਮਾਜ ਵਿੱਚ ਦੀ ਕਾਰਜ ਪਾਰਟੀ ਅਤੇ ਗੁਰੂਕੁਲ ਪਾਰਟੀ ਵਿੱਚ ਵੰਡ ਹੋ ਗਈ ਤੇ ਕਾਰਜ ਪਾਰਟੀ ਦੇ ਸਮਰਥਕ ਲਾਲਾ ਲਾਜਪਤ ਰਾਜਪਤ ਲਾਜਪਤਰਾ ਅਹ ਰਾਇ ਅਤੇ ਮਹਾਤਮਾ ਹੰਸਰਾਜ ਵੈਦਿਕ ਸਿੱਖਿਆ ਦੇ ਨਾਲ ਨਾਲ ਅਹ ਅੰਗਰੇਜ਼ੀ ਸਾਹਿਤ ਅਤੇ ਪੱਛਮੀ ਵਿਗਿਆਨ ਦੀ ਵੀ ਸਿੱਖਿਆ ਪ੍ਰਦਾਨ ਕਰ ਦੇ ਦੇ ਪੱਖ ਵਿੱਚ ਸਨ। ਜਿਸਦੇ ਨਤੀਜੇ ਵਜੋਂ ਦਯਾਨੰਦ ਐਗਲੋ ਵੈਦਿਕ DAV ਸੰਸਥਾਵਾਂ ਹੋਂਦ ਵਿੱਚ ਆਈਆਂ ਹਨ ਲਾਲਾ ਲਾਜਪਤ ਰਾਏ ਜੀ ਬਾਰੇ ਦੱਸਾਂਗੀ ਲਾਲਾ ਲਾਜਪਤ ਰਾਏ ਜੀ ਦਾ ਜਨਮ ਅਠਾਈ ਜਨਵਰੀ ਅਠਾਰਾਂ ਸੌ ਪੈਂਹਠ ਈਸਵੀ ਨੂੰ ਅਹ ਢੁਡੀਕ ਵਿੱਚ ਵਰਤਮਾਨ ਮੋਗਾ ਜ਼ਿਲ੍ਹਾ ਵਿੱਚ ਵਿਖੇ ਪੰਜਾਬ ਵਿੱਚ ਹੋਇਆ ਤੇ ਉਹਨੂੰ ਪੰਜਾਬ ਦੇ ਕੇ~ ਅਹ ਪੰਜਾਬ ਕੇਸਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਤੇ ਉਹ ਕਾਂਗਰਸ ਦੇ ਅਹ ਗਰਮ ਦਲ ਦੇ ਨੇਤ~ ਨੇਤਾਵਾਂ ਨਾਲ ਬਾਲ ਪਾਲ ਲਾਲ ਲਾਜ ਅਹ ਲਾਜਪਤ ਰਾਏ ਬਾਲ ਗੰਗਾਧਰ ਤਿਲਕ ਅਤੇ ਬਿਪਨ ਚੰਦਰ ਪਾਲ ਵਿੱਚੋਂ ਇੱਕ ਸਨ ਉੱਨੀ ਸੌ ਵੀਹ ਈਸਵੀ ਨੂੰ ਅਹ ਇਹਨੇ ਕੋਲਕਤਾ ਵਿੱਚ ਕਾਂਗਰਸ ਸੰਮੇਲਨ ਦੀ ਅਹ ਪ੍ਰਧਾਨਗੀ ਕੀਤੀ ਤੇ ਉਹਨਾਂ ਨੇ of people society ਦੀ ਸਥਾਪਨਾ ਕੀਤੀ ਜਿਸ ਦੀਆਂ ਵਰਤਮਾਨ ਸਮੇਂ ਵਿੱਚ ਦੇ ਕਈ ਭਾਗਾਂ ਵਿੱਚ ਸਾਖਾਵਾਂ ਮੌਜੂਦ ਹਨ ਤੇ ਉਹਨਾਂ ਦਾ ਆਰੀਆ ਸਮਾਜ ਲਹਿਰ ਵਿੱਚ ਵੀ ਯੋਗਦਾਨ ਹੈ ਇਸ ਤੋਂ ਇਲਾਵਾ ਵਿਸ਼ੇਸ਼ ਕਰਕੇ DAV ਸੰਸਥਾਵਾਂ ਦੀ ਸਥਾਪਨਾ ਕਰਨ ਵਿੱਚ ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ the story of my ਅਤੇ unhappy ਇੰਡੀਆ ਹਨ। ਤੇ ਉਨੀ ਸੌ ਅਠਾਈ ਈਸਵੀ ਵਿੱਚ ਸਾਇਮਨ ਕਮਿਸ਼ਨ ਦੇ ਵਿਰੋਧ ਦੀ ਅਗਵਾਈ ਕਰਦੇ ਸਮੇਂ ਉਹ ਅੰਗਰੇਜ਼ੀ ਪੁਲਿਸ ਦੀਆਂ ਲਾਠੀਆਂ ਅਤੇ ਸ਼ਿਕਾਰ ਹੋ ਗਏ ਤੇ ਜ਼ਖ਼ਮੀ ਝੱਲਦੇ ਹੋਏ ਉਹਨਾਂ ਦੀ ਮੌਤ ਹੋ ਗਈ ਸੀ। ਅੱਗੇ ਦੱਸਾਂਗੀ ਅਹ ਦੂਸਰਾ ਦਲ ਜਿਹੜਾ ਸੀਗਾ ਜਿਸਦੀ ਅਗਵਾਈ ਸਵਾਮੀ ਸਰਧਾਨੰਦ ਕਰ ਰਹੇ ਸਨ ਪਰੰਪਰਾਗਤ ਦ~ ਅਹ ਸਿੱਖਿਆ ਦੇ ਪੱਖ ਵਿੱਚ ਸੀ ਤੇ ਉਹਨਾਂ ਨੇ ਹਰਿਦੁਆਰ ਵਿੱਚ ਇਸ ਉਦੇਸ਼ ਲਈ ਕਾਂਗੜੇ ਦੀ ਸਥਾਪਨਾ ਕੀਤੀ ਤੇ ਆਰੀਆ ਸਮਾਜ ਜਾਤੀ ਭੇਦਭਾਵ ਦੇ ਵਿਰੁੱਧ ਸੀ ਅਤੇ ਉਹਨਾਂ ਨੇ ਅਹ ਮਹਿਲਾ ਸਿੱਖਿਆ ਅਤੇ ਵਿਦਵਾ ਪੁਨਰ ਵਿਵਾਹ ਤੇ ਜ਼ੋਰ ਦਿੱਤਾ ਤੇ ਆਰੀਆ ਸਮਾਜ ਵਜੋਂ ਪ੍ਰਕਾਸ਼ਿਤ ਅਖ਼ਬਾਰਾਂ ਦੇ ਦੀ ਰਾਸ਼ਟਰਵਾਦ ਦੀ ਲਹਿਰ ਨੂੰ ਉਤਸਾਹ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

ਇਹਨਾਂ ਹਾਲਤਾਂ ਵਿੱਚ ਅਠਾਰਾਂ ਸੌ ਤਹੇਤਰ ਈਸਵੀ ਵਿੱਚ ਅੰਮ੍ਰਿਤਸਰ ਦੇ ਜ਼ਿੰਮੀਦਾਰਾਂ ਨੂੰ ਨੇ ਸਿੰਘਾਂ ਅਹ ਸਿੰਘ ਸਭਾ ਸਥਾਪਿਤ ਕਰਨ ਦਾ ਨਿਰ~ ਨਿਰਣਾ ਲਿਆ। ਤੇ ਸਭਾ ਦਾ ਉਦੇਸ਼ ਸਿੱਖਾਂ ਵਿੱਚੋਂ ਅਣਪੜਤਾ ਨੂੰ ਖ਼ਤਮ ਕਰਨਾ ਸੀ ਸਰਦਾਰ ਠਾਕੁਰ ਸਿੰਘ ਨੇ ਗਿਆਨੀ ਗਿਆਨ ਸਿੰਘ ਸਿੰਘ ਸਭਾ ਦੇ ਮੋਢੀ ਸਨ ਤੇ ਅਜਿਹਾ ਹੀ ਯਤਨ ਭਾਈ ਗੁਰਮੁਖ ਸਿੰਘ ਅਹ ਸਿੰਘ ਤੇ ਅਤੇ ਸਿੰਘ ਕਪੂਰ ਵੱਲੋਂ ਲਾਹੌਰ ਸਿੰਘ ਲਾਹੌਰ ਵਿੱਚ ਸਿੰਘ ਸਭਾ ਦੀ ਸਥਾਪਨਾ ਸੰਬੰਧੀ ਕੀਤਾ ਇਸ ਵਿੱਚ ਨੂੰ ਸਾਖਰ ਨਾ ਆਉਣਾ ਤੇ ਜਾਗਰੂਕ ਕਰਨ ਲਈ ਪੰਜਾਬ ਵਿੱਚ ਬਹੁਤ ਸਾਰੇ ਸਾਹਿਤ ਲਿਖੇ ਤੇ ਅੰਗਰੇਜ਼ ਸਰਕਾਰ ਦੀ ਸਹਾਇਤਾ ਲੈ ਕੇ ਸਭਾ ਦੇ ਪੰਜਾਬ university ਦੇ ਵਿੱਚ ਅਹ ਪੰਜਾਬ ਦੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਨਵੇਂ ਅਠਾਰਾਂ ਸੌ ਅੱਸੀ ਵਿੱਚ ਸਭਾ ਨੇ ਇੱਕ ਪੰਜਾਬੀ ਹਫ਼ਤਾਵਾਰ ਗੁਰਮੁਖੀ ਅਖ਼ਬਾਰ ਸ਼ੁਰੂ ਕੀਤਾ ਦੋਨਾਂ ਸਾਵਾਂਂ ਸਭਾਵਾਂ ਆਪਣਾ college ਸ਼ੁਰੂ ਕਰਨ ਲਈ ਇੱਕ ਹੋ ਗਈਆਂ ਅਤੇ ਤੋਂ ਇਸ college ਦੀ ਦਸਵੰਧ ਦੇਣ ਦਾ ਹੁਕਮਨਾਮਾ ਜ਼ਾਰੀ ਕੀਤਾ ਤੇ ਇਸ ਤੋਂ ਇਲਾਵਾ ਅਠਾਰਾਂ ਸੌ ਬਾਨਵੇਂ ਵਿੱਚ ਅਹ ਇਸਦੇ ਵਿੱਚ ਅਹ ਬ~ ਅੰਮ੍ਰਿਤਸਰ ਵਿੱਚ ਪਹਿਲਾ ਖਾਲਸਾ college ਸ਼ੁਰੂ ਹੋਇਆ। ਜਿਸ ਵਿੱਚ ਅਕਸੈ ਕੁਮਾਰ ਵੀ ਪੜ੍ਹਿਆ ਹੈ ਅਹ ਜਿਸਦਾ ਪ੍ਰਿੰਸੀਪਲ doctor JC ਓਮਨ ਓਮਾਨ ਇੱਕ ਅੰਗਰੇਜ਼ ਵਿਅਕਤੀ ਸੀ ਹਮ ਸਿੰਘ ਸਭਾ ਦੇ ਵੱਖ ਵੱਖ ਕੇਂਦਰ ਵਿੱਚ ਤਾਲਮੇਲ ਅਤੇ ਵੱਖ ਵੱਖ ਹਿੱਸਿਆਂ ਵਿੱਚ school ਖੋਲਣ ਦੇ ਮੰਤਵ ਨਾਲ ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਦੇ ਵਿੱਚ ਕੀਤੀ ਗੁਰਮੁਖੀ ਅਤੇ ਸਿੱਖ ਪ੍ਰਥਾ ਦੀ ਪੜ੍ਹਾਈ ਖਾਲਸਾ ਸਕੂਲਾਂ ਵਿੱਚ ਪੜ੍ਹਾਉਣ ਪੜ੍ਹਾਉਣੀ ਜ਼ਰੂਰੀ ਕਰ ਦਿੱਤੀ ਅਤੇ ਪੰਜਾਬ ਵੀ ਅਤੇ ਅੰਗਰੇਜ਼ੀ ਵਿੱਚ ਸਿੱਖ ਧਰਮ ਸੰਬੰਧੀ ਬਹੁਤ ਸਾਰੀਆਂ ਪੁ~ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਅਕਾਲੀ ਲਹਿਰ ਬਾਰੇ ਦੱਸਾਂਗੀ ਅਕਾਲੀ ਸ਼ਬਦ ਸਿੱਖ ਧਰਮ ਦੇ ਗ੍ਰੰਥਾਂ ਵਿੱਚ ਪ੍ਰਯੋਗ ਕੀਤੇ ਗਏ ਸ਼ਬਦ ਨਾਲ ਅਕਾਲ ਜਾਣੀਕਿ ਆਨੰਤ ਤੋ ਲਿਆ ਗਿਆ ਹੈ ਮੁਗਲ ਕਾਲ ਵਿੱਚ ਬਹੁਤ ਸਾਰੇ ਗੁਰਦੁਆਰਾਂ ਉੱਤੇ ਮਹੰਤਾਂ ਦਾ ਨਿਰਮਾਣ ਸੀ ਨਿਯੰਤਰਣ ਸੀਗਾ

ਦਿੱਤੇ ਗਏ ਦਾਨ ਧਨ ਦਾ ਪ੍ਰਯੋਗ ਆਪਣੇ ਨਿੱਜੀ ਕੰਮਾਂ ਲਈ ਕਰਦੇ ਸਨ ਅਤੇ ਅਹ ਨਵੰਬਰ ਉੱਨੀ ਸੌ ਵੀਹ ਈਸਵੀ ਵਿੱਚ ਸਿੱਖਾਂ ਨੇ ਪ੍ਰਸਤਾਵ ਪਾਸ ਕਰਕੇ ਸਿੱਖ ਨੀਤੀਆਂ ਤੇ ਇੱਕ ਕਮੇਟੀ ਬਣਾਈ ਗੁਰੂਆ~ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਬਣੀ ਇਸ ਕਮੇਟੀ ਨੂੰ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਅਹ ਪ੍ਰਬੰਧਕ ਕਮੇਟੀ ਦੇ ਨਾਂ ਨਾਲ ਜਾਣਿਆ ਗਿਆ ਜੋ ਕਿ ਅਕਾਲੀ ਮੁਹਿੰਮ ਮਹੰਤਾਂ ਤੋਂ ਗੁਰਦੁਆਰਾ ਨੂੰ ਮੁਕਤ ਕਰਵਾਉਣਾ ਅਤੇ ਕਰਵਾਉਣ ਲਈ ਚਲਾਇਆ ਗਿਆ ਸੀਗਾ। ਤੇ ਜਿਸ ਵਿੱਚ ਸਮ~ ਸੰਬੰਧੀ ਗੁਰਦੁਆਰਿਆਂ ਤੋਂ ਮਹੰਤਾਂ ਨੂੰ ਧੱਕਣ ਲਈ ਜੱਥੇ ਭੇਜੇ ਜਾਣ ਲੱਗੇ ਜਾਣ ਦੀ ਯੋਜਨਾ ਬਣਾਈ ਗਈ ਸੀ ਤੇ ਸਿਆਲਕੋਟ ਸਥਿੱਤ ਬਾਬੇ ਦੀ ਪਹਿਲਾਂ ਧਾਰਮਿਕ ਸਥਾਨ ਸੀ ਜਿਸਨੂੰ ਮਹੰਤਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ ਗਿਆ ਤੇ ਕੁੱਝ ਚਿਰ ਬਾਅਦ ਥੋੜ੍ਹੇ ਵਿਰੋਧ ਮਗਰੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਅਬਦਾਲ ਦੇ ਪੰਜਾ ਸਾਹਿਬ ਚੋਰਖਾਨਾ ਅਤੇ ਸੱਚਾ ਸੋਦਾ ਅਤੇ ਤਰਨਤਾਰਨ ਦੇ ਗੁਰਦੁਆਰਾਂ ਦਾ control ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਤੇ ਅਹ ਸਭ ਤੋਂ ਜ਼ਿਆਦਾ ਵਿਰੋਧ ਨਨਕਾਣਾ ਸਾਹਿਬ ਗੁਰਦੁਆਰਾ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਮਹੰਤਾਂ ਨੇ ਹਥਿਆਰਬੰਦ ਸੇਵਕਾਂ ਹੱਥੋਂ ਇੱਕ ਸੌ ਤੀਹ ਸਿੱਖ ਮਾਰੇ ਗਏ ਹਾਂਜੀ ਅੱਗੇ ਦੱਸਾਂਗੀ ਅਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਖਾਨੇ ਖ਼ਜਾਨੇ ਦੀਆਂ ਚਾਬੀਆਂ ਜਿਹੜੀਆਂ ਸੀਗੀਆਂ ਉੱਨੀ ਸੌ ਇੱਕੀ ਵਿੱਚ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਜਿਸ ਵਿੱਚ ਸਿੱਖਾਂ ਨੇ ਭਾਰੀ ਵਿਰੋਧ ਕੀਤਾ ਧੰਨਵਾਦ ਜੀ ਮੈਂ ਸ੍ਰੇਆ ਅੱਗੇ ਦੀ ਜਿਹੜੀ ਕਹਾਣੀ ਹੈਗੀ ਇਹ ਅਹ ਧਾਰਮਿਕ ਅਤੇ ਇਹ ਤੁਹਾਨੂੰ ਅਗਲੇ ਉਸ 'ਚ ਦੱਸਾਂਗੀ ਉਹਦੇ ਲਈ ਸਤਿ ਸ੍ਰੀ ਅਕਾਲ ਅੱਗੇ ਲਈ ਫਿਰ ਮਿਲਦੇ ਹਾਂ।

hello ਹਾਨੀ ਸਾਸਰੀਕਾਲ ਜੀ ਸਾਸਰੀਕਾਲ ਜੀ ਹੋਰ ਕਿਵੇਂ ਊ ਬਸ ਵਾਦੀਆਂ ਹੈ ਹੈਂ ਤੁਸੀ ਓਰ ਘੇਰ ਪਰਿਵਾਰ ਸਬ ਠੀਕ ਹੈ? ਹਾਂਜੀ

ਬਸ ਵਾਦੀਆਂਹ ਹੈ ਹੈਂ ਸਾਰੇ ਹਨ ਜੀ ਹਨ ਜੀ ਮੇਂ ਨਾ ਤੁਵੱਡੇ ਕੋਲੋਂ ਬਾਬਾ ਜੀਵਨ ਸਿੰਘ ਜੀ ਬਾਰੇ ਪੁੱਛਣਾ ਸੀ ਹਨ ਜੀ ਆ ਬਾਬਾ ਜੀਵਨ ਸਿੰਘ ਜੀ ਉਰਫ ਪਾਈ ਜਾਤਾ ਜੀ ਰੰਗ ਰਾਇਤੇ ਗੁਰੂ ਦੇ ਜਿਨਾ ਨੂੰ ਕਹਿ ਸਕਦੇ ਕਿ ਹੈਗਾ ਇਨ੍ਹਾਂ ਦਾ ਜਨਮ ਆਮ ਜਨਮ ਟੈਰਾਹ ਦਸੰਬਰ ਸੋਲਾਂ ਕੱਤਕ ਦੇ ਵਿਚ ਪਟਨਾ ਕੀਹ ਬਿਹਾਰ ਤੇ ਉਂਣਾਹ ਦੀ ਮੌਟ ਜੇਰੀ ਹੈ ਓ ਤੇਈ ਦਸੰਬਰ ਅਠਾਰਾਂ ਸੋ ਚਾਰ ਚਮਕੌਰ ਸਾਹਿਬ ਪੰਜਾਬ ਪਲਟ ਸਦਾ ਨੰਮਤਾ ਪ੍ਰੇਮਉ ਰਾਜ ਕੌਰ ਗੁਰਦਵਾਰਾ ਸਾਹਿਬ ਬੁਰਜ ਸ਼ਹੀਦ ਬਾਬਾ ਜੀਵਨ ਸਿੰਘ ਜੀ. ਤੇ ਇਨ੍ਹਾਂ ਦਾ ਜਨਮ ਜੇਰਾ ਸੀ ਉਹ ਪੈ ਸਦਾ ਨੰਦ ਦਈ ਗ੍ਰਿਹਿ ਮਾਤਾ ਦੀ ਪੇਰੋਮਓ ਕੁੱਖ ਹੋਇਆ ਸੀ ਤੇ ਬਾਬਾ ਜੀ ਦੀ ਯੋਗਦਾਨ ਜਦੋ ਨਾਵਾਂ ਵਾਸੁ ਜੀ ਗੁਰੂ ਤੇਜ਼ ਬਹਾਦਰ ਸਾਹਿਬ ਮਜ਼ਲੂਮ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਚਲੇ ਗਏ ਸੀ ਤੇ ਉਸ ਵੈਲੀ ਭਾਈ ਮਾਟੀ ਦਾਸ ਪਤੀ ਦਾਸ ਜੀ ਭਾਈ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

ਤੇ ਆਪਣੇ ਪਿਤਾ ਜੀ ਦਾ ਅਸੀਸ ਕਟ ਕ ਅਦਲਾ ਬਦਲੀ ਕਰ ਕ ਭਾਈ ਜਾਤਾ ਜੀ ਨੇ ਚੁੱਕ ਕ ਬਿਸ਼ਲੇ ਦੇ ਵਿਚ ਲਪੇਟ ਕ ਨੰਦਪੁਰ ਚਾਹੇ ਦੇ ਵਿਚ ਚਲੇ ਪਾ ਦਿੱਤੇ ਮੰਜਲਾ ਕਟ ਦੇ ਹੂਏ ਦਰੋਨਾਯ ਜੰਗਲਾਂ ਦੀ ਪ੍ਰਵਾਹ ਨਾ ਕਰਦੇ ਹੋਵਾਂ ਭਾਈ ਜਾਤਾ ਜੀ ਸਿਰੀ ਕੁਰਟ ਜੀ ਸਾਹਿਬ ਤੇ ਬਾਲ ਗੋਵਿੰਦਰ ਆਹੇ ਨੂੰ ਸਿਰੀ ਅਨੰਦਪੁਰ ਸਾਹਿਬ ਸੀ ਲੈ ਤਿਉਂ ਲਈ ਸੰਦੈਸ ਭੇਜਿਆ ਬਾਲ ਗੋਵਿੰਦਰ ਆਏ ਮਾਤਾ ਗੋਜਰੀ ਜੀ ਸਮੇਤ ਸੰਗੜ ਦੇ ਕਿਰਤ ਪੁਰ ਸਾਹਿਬ ਪੁੱਜੇ ਜਿਥੇ ਉਨ੍ਹਾਂ ਨੇ ਪਵਿੱਤਰ ਚੀਜ਼ ਇਕ ਸੁੰਦਰ ਪਾਲਕੀ ਦੇ ਵਿਚ ਸਜਾ ਕ ਅਨੰਦਪੁਰ ਸਾਹਿਬ ਲਈ ਆਂਦਾ ਅਚਾ ਅਚਾ ਤੁਸੀ ਦਾਸ ਸਕਦੇ ਓ ਕ ਰੰਗ ਰਾਇਤੇ ਗੁਰੂ ਦੇ ਬੀਤੇ ਹੈਨਾ। ਐਡਾ ਅਰਥ ਕਿ ਹੈ? ਇਸ ਸਮੇਂ ਬਾਲ ਗੋਵਿੰਦਰ ਸਿੰਘ ਆਏ ਨੇ ਭਾਈ ਜਾਤਾ ਜੀ ਨੂੰ ਆਪਣੇ ਛਾਤੀ ਦੇ ਨਾਲ ਲਗਾ ਕ ਰੰਗ ਰਾਇਤੇ ਗੁਰੂ ਕ ਹੋਣ ਦਾ ਵਾੜ ਦਿੱਤਾ ਗੁਰਵਾਨੀ ਦੀ ਸਨਾਗਤ ਹੈ ਗੁਰੂ ਹੋ ਦੀ ਸਿੰਘ ਕ ਹਮ ਹੈ ਮਜ਼੍ਹਬੀ ਹਮਾਰਾ ਮਜ਼ਹਬ ਹਿੰਦੂ ਤੁਰਕ ਸੇ ਪਯਾਰਾ। ਇਸ ਸਮੇਂ ਪਾਵਾਂ ਬੰਦਾ ਹੈ. ਮਜ਼੍ਹਬੀ ਦਾ ਮਤਲਬ ਹੈ ਆਪਣੇ ਅਸੂਲ ਦਾ ਪੱਕਾ ਆਪਣੇ ਧਰਮ ਦਾ ਪੱਕਾ ਤੇ ਅਵਰੇ ਸ਼ਗਨ ਦੇ ਬਾਅਦ ਭਾਈ ਜਾਤਾ ਜੀ ਤੋਂ ਬਾਬਾ ਜੀਵਨ ਸਿੰਘ ਜੀ ਬਣ ਗਏ ਤੇ ਜ਼ੁਲਮ ਦੇ ਜ਼ਾਲਿਮ ਦੇ ਨਾਲ ਟੱਕਰ ਲੈਣ ਲਈ ਗੁਰੂ ਗੋਬਿੰ ਸਿੰਘ ਜੀ ਨੇ ਖਾਲਸਾ ਫੋਜ ਤੇ ਕਿੱਲਾਂ ਦਾ ਨਿਰਮਾਣ ਕਰਨ ਦਾ ਐਲਾਨ ਕਿੱਤਾ ਤੇ ਪਹਿਲੀ ਵਾਰ ਦਾਸ ਹਾਜ਼ਰ ਖਾਲਸਾ ਫੋਜ ਬਾਬਾ ਜੀਵਨ ਸਿੰਘ ਦੀ ਕਮਾਨ ਥੱਲੇ ਤਿਆਰ ਕਿੱਤੀ ਤੇ ਜਿਸ ਦਾ ਸੈਨਾ ਪੱਟੀ ਵੀ ਬਾਬਾ ਜੀਵਨ ਸਿੰਘ ਜੀ ਨੂੰ ਸੱਦਿਆ ਗਯਾ ਇਸ ਮੁਹਾਲ ਸੈਰਬੀਰ ਦੇ ਡਾਲਰ ਬਾਬਾ ਜੀਵਨ ਸਿੰਘ ਜੀ ਨੇ ਸਿੱਖੀ ਸਿੱਧ ਦੀਆ ਉੱਚੀਆਂ ਉੱਚੀਆਂ ਪਰਮ ਪਰਵਾਨ ਦਾ ਝੰਡਾ ਬੁਲੰਦ ਰਖ੍ਯ੍ਯਾ ਅੱਛਾ ਅੱਛਾ ਤੇ ਤੁਸੀ ਮੈਂ ਦਾਸ ਸਕਦੇ ਹ ਕ ਜੈਰੀ ਲੜਾਈਆਂ ਹੋਈਆਂ ਸੀ ਹੈਨਾ ਖਾਲੀ ਕਰਨ ਲਈ ਜੈਰਯੰ ਲੜਾਈਆਂ ਹੋਈਆਂ ਸੀ ਤੇ ਕਿੱਡੀ ਮੌਟ ਤੇ ਬਾਦ ਚਮਕੌਰ ਦਾ ਗੁਰਦਵਾਰਾ ਸ਼ਹੀਦ ਬੁਰਜ ਸ਼ਾਹਿਬ ਮਨੀ ਕ਼ਬਾਰ ਬਨਾਇ ਗਈ ਸੀ. ਹਾਂ ਜੀ ਮੇਂ ਦਾਸ ਦੇਂਦੀ ਆਂ ਹਾਂਜੀ ਮੈਂ ਦਸ ਦੇਣੀ ਆਂ ਉਨ੍ਹਾਂ ਦੇ ਬੱਚੀ ਕਿੰਨੇ ਸਨ ਤ ਕੌਣ ਕੌਣ ਸਨ ਭਾਈ ਗੁਲਜ਼ਾਰ ਸਿੰਘ ਭਾਈ ਗੁਲਦੀਆਰ ਸਿੰਘ ਭਾਈ ਪੁਸ਼ਕ ਸਿੰਘ ਤੇ ਭਾਈ ਸੇਵਾ ਸਿੰਘ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 ਹਨ ਊ ਬਚੀ ਪੈ ਗੁਰਦਰ ਸਿੰਘ ਪੈ ਗੁਰ੍ਦੀਯਲ ਸਿੰਘ ਪੈ ਸੁਖਾ ਸਿੰਘ ਤੇ ਪੈ ਸੇਵਾ ਸਿੰਘ ਸੀ ਅੱਛਾ ਅੱਛਾ ਠੀਕ ਹੈ ਤੇ ਤੁਸੀ ਦਾਸ ਸਕਦੇ ਹੋ ਗੁਰੂ ਗੋਬਿੰ ਸਿੰਘ ਦੇ ਸਮਕਾਲੀ ਕਾਵਿ ਕਣਕਾਂ ਚੁੰਗ ਦਾਸ ਗੁਰੂ ਕਥਾ ਵਿਚ ਬਿਆਨ ਕਰਦੇ ਆਏ ਜੱਦੋ ਯੀਅਰ ਨਵੰਬਰ ਸੋਲਾਂ ਸੋ ਪਚੱਤਰ ਨੂੰ ਸ਼ੀਰੀ ਗੁਰੂ ਤੇਜ਼ ਬਹਾਦਰ ਜੀ ਦਿੱਲੀ ਚਾਂਦਨੀ ਚੌਕ ਦੇ ਵਿਚ ਕੈਦ ਹੂਏ ਨੋ ਸਾਲ ਦੀ ਉਮਰ ਗੁਰੂ ਗੋਵਿੰਦ ਆਏ ਜੀ ਸੰਗਦਾ ਤੇ ਭਰੇ ਅਖ਼ਤ ਵਿਚ ਕੋਈ ਇਸ ਸੂਰਮਾ ਜੇ ਨਿਤਰਾਂ ਦੀ ਮੰਗ ਕਰਦੇ ਹਨ ਗੁਰੂ ਪਿਤਾ ਜੀ ਦੀ ਚੀਜ਼ ਚੁੱਕ ਕ ਲਾਯਾ ਸਕੇ ਤੇ ਓਡਉ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

ਨੋਵੇ ਭਾਈ ਦੇ ਸ਼ਹਾਦਤ ਦੇ ਕਰਨ ਭਾਈ ਜਾਤਾ ਜੀ ਨੇ ਆਪਣੇ ਪਿਤਾ ਜੀ ਭਾਈ ਕਾਟਾ ਨੰਦ ਦੇ ਉਸ ਚੀਜ਼ ਦੀ ਕੁਰਬਾਨੀ ਦੇ ਕ ਸਸਿ ਰਾਤ ਗੁਰੂ ਜੀ ਦਾ ਪਾਵਾਂ ਚੁੱਕ ਕ ਕਠਿਨ ਜੰਗਲੀ ਤਹਿ ਕਰ ਕ

ਅਚਾ ਅਚ ਤੇ

ਸਕਦੇ ਹੋ ਕ ਜੋ ਭਾਈ ਜਾਤਾ ਜੀ ਸੀ ਇਸ ਮਹਾਨ ਕੁਰਬਾਨੀ ਤੇ ਵਫ਼ਾਦਾਰੀ ਤੇ ਗੁਰੂ ਗੋਬਿੰ ਸਿੰਘ ਜੀ ਨੂੰ ਜਿਥੇ ਫ਼ਖ਼ਰ ਤੇ ਸੰਗੁਸ਼ਟੀ ਹੁਈ ਉਥੇ ਸਿੱਖਾਂ ਵਲੋਂ ਇਸ ਸ਼ਹੀਦ ਦੀ ਨਰੇਸ਼ ਜਨਕ ਭੂਮਿਕਾ ਭਾਈ ਜਾਤਾ ਜੀ ਨੇ ਆਖਿ ਤਹਿਗੀ ਦੱਸੀ ਸੀ ਉਹ ਕਥੇ ਅਫਸੋਸ ਹੋਇਆ ਕਿਸ ਕਰ ਕ ਗੁਰੂ ਸ਼ੀਸ਼ ਦੇ ਸੰਸਕਾਰ ਸੰਗਤ ਤੇ ਵਿਚ ਓ ਭਾਈ ਜਾਤਾ ਜੀ ਰੰਗ ਰਾਇਤੇ ਗੁਰੂ ਦੇ ਬੀਤੇ ਤੁਸੀ ਸਿੱਖ ਦੇ ਰਾਜੇ

ਜ਼ਿਮੇਦਾਰੀ ਸੋਂਪੀ ਤੇ ਅਨੰਦਗੜ੍ਹ ਕਿੱਲੇ ਦੇ ਵਿਚ ਭਾਈ ਜਾਤ ਜੀ ਦੀ ਰਿਹਾਇਸ਼ ਵੀ ਆਪਣੇ ਨਾਅਰੇ ਹੈ ਰਾਖੀ ਹਾਂ ਸੋਲਾਂ ਸੋ ਨਿੰਹਰਵੇਂ ਦੀ ਵੈਸਾਖੀ ਦੇ ਵੈਲੀ ਗੁਰੂ ਸਾਹਿਬ ਨੇ ਸਾਹਿਬ ਜਾਂਦੇ ਸਮੇਤ ਭਾਈ ਜਾਤਾ ਤੋਂ ਭਾਈ ਜੀਵਨ ਸਿੰਘ ਨਾਮ ਰੱਖ ਲਾਯਾ

ਰਿਹਾਸ਼ੀ ਕਮਰਾ ਬਰਤਨ ਪੋਰੀਆਂ ਅਸਲੀ ਰੂਪ ਵਿਚ ਅਜੇ ਵੀ ਮਜੂਦ ਹੇਯਾ ਆਏ ਪਰਿਵਾਰ ਦੀ ਸ਼ਹਾਦਤਾਂ ਦੀ ਲੜੀ ਦਿੱਲੀ ਚਾਂਦਨੀ ਚੌਕ ਤੋਂ ਸ਼ੁਰੂ ਹੋ ਕ ਅਨੰਦਗੜ੍ਹ ਕਿੱਲਾ ਸਾਰਥ ਦੀ ਜੰਗ ਤੋਂ ਹੋਂਦੀ ਹੁਈ ਚਮਕੌਰ ਦੀ ਗ੍ਰਹਿ ਵਿਚ ਜਾ ਕ ਸੰਪੂਰਨ ਹੁਈ ਜਾਤਾ ਜੀ ਦੇ ਪਿਤਾ ਭਾਈ ਸਦਾ ਨੰਦ ਵਲੋਂ ਆਪਣੇ ਅਸੀਸ ਦੀ ਕੁਰਬਾਨੀ ਤੇ ਅਗੈ ਰਾਮ ਨੂੰ ਨੌਵੇਂ ਪੇਸ਼ੀਆਂ ਦੇ ਕੁਕੁਨ ਦੀ ਸਹਿਯੋਗ ਲਈ ਉਨੀਸ ਦਸੰਬਰ ਅਨੰਦਰਗੜ੍ਹ ਕਿੱਲਾ ਹਾਲੀ ਕਰਨ ਪ੍ਰਾਂਤ ਡਿਸ਼ਵੇਸ਼ ਗੁਰੂ ਜੀ ਤੇ ਪਰਿਵਾਰ ਸਮੇਤ ਚਾਲੀਸ ਸਿੰਘ ਤੇ ਫੋਜਜ ਵੀ ਚਾਲੀ ਦਾਸਲਾ ਨਦੀ ਦੇ ਕੋਲ ਹੋਏ ਦੇ ਬਾਬਾ ਜੀਵਨ ਸਿੰਘ ਜੀ ਦੀ ਆ ਮਾਤਾ ਪ੍ਰੇਮੋ ਜੀ ਦੇ ਦੋ ਛੋਟੇ ਪੁੱਤਰ ਸ਼ਹੀਦ ਹੋਏ ਤੇ ਧਰਮ ਪਤਨੀ ਬੀਬੀ ਰਾਜ ਕੌਰ ਜੀ ਜੈਰੇ ਸੀ ਓ ਵੀ ਉਨ੍ਹਾਂ ਦੇ ਵਿਚਾਰ ਗਏ ਅੱਛਾ ਅੱਛਾ ਓ ਵਿਚਾਰ ਗਏ ਸੀ

ਆਚਾ ਠੀਕ ਆਯ thank you ਤੁਸੀਂ ਮੇਨੂ ਆਨੀ ਜਾਣਕਾਰੀ ਦਿਤੀ ਬਾਬਾ ਜਿਵੇਂ ਸਿੰਘ ਜੀ ਬਾਰੇ ਹਾਂਜੀ ਕੋਈ ਗਲ ਨਾਈ ਠੀਕ ਆਯ ok ਹਾਂਜੀ ਜੀ ਬਿਲਕੁਲ sir jio fiber ਦੇ customer care ਵਿੱਚ ਤੁਹਾਡਾ ਸੁਆਗਤ ਐ ਮੇਰਾ ਨਾਮ ਅਨੁਪਮ ਹੈ ਮੈਂ ਕਿਸ ਪ੍ਰਕਾਰ ਤੁਹਾਡੀ ਸਹਾਇਤਾ ਕਰ ਸਕਦਾ ਹਾਂ?

ਨਿਸ਼ਚਿੰਤ ਰਹੋ sir ਤੁਹਾਡੀ ਪੂਰਨ ਰੂਪ ਦੇ ਵਿੱਚ ਸਹਾਇਤਾ ਕੀਤੀ ਜਾਵੇਗੀ ਜੋ ਵੀ ਤੁਹਾਨੂੰ ਸਮੱਸਿਆ ਦ ਸਾਹਮਣਾ ਕਰਨਾ ਪੈ ਰਿਹਾ ਹੈ sir ਉਸ ਤੋਂ ਪਹਿਲਾ ਕੀ ਮੈਂ ਤੁਹਾਡਾ ਨਾਮ ਜਾਣ ਸਕਦਾ ਹਾਂ? ਰਵਿੰਦਰ ਜੀ ਸਰ ਆਪਣਾ jio fiber ਨੰਬਰ ਦੱਸ ਦਿਓ ਪਲੀਜ਼ ।

ਜੀ sir ਜਾਣਕਾਰੀ ਦੇਣ ਲਈ ਧੰਨਵਾਦ ਮੈਂ ਚੈੱਕ ਕਰ ਕੇ ਦੇਖਦਾ ਕੇ ok sir ਜਿਸ ਤਰਾਂ ਕਿ ਮੈਂ system ਤੇ ਦੇਖ ਪਾ ਰਿਹਾ ਹਾਂ ਸਾਡੇ ਵੱਲੋਂ ਤੁਹਾਡਾ jio fiber ਦਾ ਜੋ connection ਆ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਆ signal ok ਆ sir ਠੀਕ ਐ bandwidth qualityinternet ਦੀ ਸਪੀਡ ਸੱਭ ਕੁੱਝ ਸਹੀ ਆ ਆਹ sir ਕੀ ਤੁਸੀਂ ਆਪਣਾ router ਨੂੰ restart ਕੀਤਾ ਐ

ਓਕੇ sir ਇੱਕ ਮੈਂ ਪੁੱਛਣਾ ਚਾਹੁੰਗਾ ਕੇ ਤੁਹਾਡੇ router ਤੇ ਕਿੰਨੀਆਂ ਲਾਈਟ ਚੱਲ ਰਹੀਆਂ ਨੇ ਇਸ ਵਕਤ ਜੀ sirplease ਦਸੋ ਕੇ ਕਿੰਨੀ light ਚੱਲ ਰਹੀ ਆ ਓਕੇ ਸਰ ਹਰੀ light ਆ ਜੋ ਜਗ ਬੁਝ ਰਹੀ ਆ ਤਾਂ sir ਤੁਸੀਂ ਇੱਕ ਵਾਰ ਨਾ router ਨੂੰ ਬੰਦ ਕਰਕੇ ਦਵਾਰੇ ਚਲਾਓ sirrestart ਕਰੋ sir ਇੱਕ ਤੁਸੀਂ ਕਰੋ ਤਾਂ ਸਹੀ please okay ਚਲਾਓ ਸਰ ਦਵਾਰੇ ਠੀਕ ਆ ਹੁਣ ਸਰ ਇਸ ਤੇ green light ਆਏਗੀ ਉਹ green light ਹੋਣੀ ਚਾਹੀਦੀ ਆ

ਜੀ sir ਜਿਸ ਤਰਾਂ ਮੈਂ ਦੇਖ ਪਾ ਰਿਹਾ ਆ ਤੁਹਾਡਾ ਸਾਰਾ ਕੁਝ ਸਾਡੇ ਵੱਲੋਂ ਤਾਂ ਓਕੇ ਹੈ ਤੁਸੀਂ ਆਪਣਾ address note ਕਰਵਾ ਦਿਓ।

ਠੀਕ ਆ ਜੀ landmark ਦੀ ਗੱਲ ਕਰ ਰਿਹਾ ਸੀ ਮੈਂ ਦਿਓਲ ਪੱਤੀ ਧਰਮਸਾਲਾ ਜੀ ਮੈਂ ਥੋਡੀ complaint ਮੈਂ note ਕਰ ਲਈ ਆ ਸਾਡੇ engineer ਆਉਣਗੇ ਓਹ site ਆ ਕੇ visit ਕਰਨਗੇ ਔਰ ਓ~ ਤੁਹਾਡੀ

sir ਇੱਕ ਮੈਂ ਗੱਲ ਹੋਰ ਜਾਣਨੀ ਚਾਹੁੰਗਾ ਕਿ ਤੁਸੀਂ ਕਿਸ ਦਿਨ ਘਰੇ available ਹੋਵੋਗੇ ਕੇ ਤਾਂ ਕੇ ਸਾਡੇ engineers ਦਾ schedule ਓਸ accordingly ਕੀਤਾ ਜਾਵੇ। ਇੱਕ ਮਿੰਟ sir ਮੈਂ ਦੇਖਲਾਂ ਚੈਕ ਕਰਲਾਂ ਸਿਸਟਮ ਤੇ ਕੱਲ ਨੂੰ ਜੇਕਰ engineers ਦਾ schedule free ਹੋਇਆ ਤਾਂ ਮੈਂ ਤੁਹਾਡੇ ਲਈ fix ਕਰ ਦੇਉਂਗਾ।

ਓਰ ਆਉਣ ਤੋਂ ਪਹਿਲਾ ਥੋਨੂੰ ਕਾਲ ਕਰਕੇ inform ਕਰ ਦੇਣਗੇ ਠੀਕ ਆ ਜੀ।

ਸਰ ਬਿਲਕੁਲ ਬਿਲਕੁਲ ਸਰ ਤੁਸੀਂ ਬਿਲਕੁਲ ਨਿਸਚਿੰਤ ਰਹੋ

ਜੀ ਸਰ ਜੀ ਸਰ ਮੈਂ ਬਿਲਕੁਲ ਸਰ ਮੈਂ ਤੁਹਾਡੀ ਸਮੱਸਿਆ ਨੂੰ ਸਮਝ ਪਾ ਰਿਹਾ ਆ ਗਾਂ ਤੁਸੀਂ ਸਰ ਬਿਲਕੁਲ ਨਿਸਚਿੰਤ ਰਹੋ ਕਲ ਨੂੰ schedule ਮੈਂ ਬੁੱਕ ਕਰਤਾ ਆ engineer ਦਾ ਜੀ ਤੁਹਾਡੇ site ਤੇ visit ਕਰਨ ਲਈਂ ਔਰ ਕਲ ਨੂੰ ਸਰ ਆ ਕੇ ਉਹ check ਕਰ ਲੈਣਗੇ ਕਿ ਸਮੱਸਿਆ ਆ may be ਤੁਹਾਡੇ router ਵਿੱਚ ਹੋਵੇ ਜਾ wire ਦੇ ਵਿੱਚ ਕੀਤੇ ਨਾ ਕੀਤੇ ਕਮੀ ਹੋਵੇਗੀ ਤਾਂ ਉਹ ਆਪਣੇ equipment ਦੇ ਨਾਲ ਸਾਰਾ ਕੁਝ check ਕਰਕੇ ਤੁਹਾਡੀ ਸਮੱਸਿਆ ਦਾ ਸਮਾਧਾਨ ਕਰ ਦੇਣਗੇ ਸਰ। timing ਸਰ ਨੋ ਤੋਂ ਲੈ ਕੇ evening ਚਾਰ ਵਜੇ ਤੱਕ ਬਸ ਆਉਣ ਤੋਂ ਪਹਿਲਾ ਤੁਹਾਨੂੰ ਅੱਧਾ ਪੋਣਾ ਘੰਟਾ ਪਹਿਲਾ call ਕਰ ਲੈਣਗੇ। ਇਸ ਤੋਂ ਇਲਾਵਾ sir ਕੀ ਮੈਂ ਤੁਹਾਡੀ ਕੋਈ ਹੋਰ ਸਹਾਇਤਾ ਕਰ ਸਕਦਾ ਹਾਂ? ਠੀਕ ਹੈ sir ਤੁਹਾਡੀ ਜਾਣਕਾਰੀ ਵਿੱਚ ਮੈਂ ਦੱਸਣਾ ਚਾਹੁੰਗਾ ਜੀ

ਅਸੀ ਇਕ promotional offer launch ਕਰ ਰਹੇ ਆ ਜਿਸ ਦੇ ਵਿਚ ਤੁਹਾਨੂੰ ਇਹੀ plan tripple seven ਦੇ ਵਿੱਚ ਮਿਲ ਜਾਉਗਾ । ਠੀਕ ਆ sir ਔਰ limited time of period ਦੇ ਲਈ ਉਹ ਹੋਵੇਗਾ ਜਿਸ ਤਰਾਂ ਸਾਡੇ engineer ਸਰ ਕਲ ਨੂੰ ਆਉਣਗੇ ਓਹਨਾ ਤੋਂ ਇਸ plan ਬਾਰੇ ਪੂਰੀ ਜਾਣਕਾਰੀ ਲੈ ਲਓ ਨਹੀਂ ਸਰ ਤੁਸੀਂ ਮੇਰੀ ਸਰ ਤੁਸੀਂ ਮੇਰੀ ਗੱਲ ਨੀ ਸਮਝ ਪਾ ਰਹੇ ਸਰ ਤੁਸੀਂ please ਮੇਰੀ ਗੱਲ ਨੂੰ ਸੁਣੋ ਇਹੀ plan ਜਿਹੜਾ ਕਿ ਤੁਸੀਂ tripple nine ਦੇ ਵਿਚ ਲਿਆ ਹੋਇਆ ਨੋ ਸੋ ਨਿੰਨਆਨਵੇ ਰੁਪਏ ਦੇ ਵਿੱਚ ਤੁਸੀਂ ਇਸ plan ਨੂੰ use ਕਰ ਰਹੇ ਹੋ ਤਾਂ ਇਹੀ ਪਲਾਨ ਥੋੜਾ ਲੈੱਸ ਕਰਕੇ tripple seven ਦੇ ਵਿਚ ਹੋ ਜੇਗਾ । monthly ਸਿਰਫ ਤੁਸੀਂ ਸੱਤ ਸੌ ਸਤਤਰ ਰੁਪਏ ਹੀ pay ਕਰਨੇ ਹਨ। ਠੀਕ ਹੈ ਜੀ? ਔਰ ਥੋਨੂੰ ਸਾਰਾ ਕੁਛ speed same ਮਿਲੇਗੀ ਬਾਕੀ benefits ਸਰ same ਮਿਲਣਗੇ ਜੀ। ਇਹ limited customers ਦੇ ਲਈ ਇੱਕ drive launch ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਇਸ offer ਦਾ ਫਾਇਦਾ ਉਠਾਓਂਗੇ। ਸਰ ਜ਼ਰੂਰ ਜਦੋ ਕਲ ਨੂੰ engineer ਥੋਡੇ ਕੋਲ ਆਉਣਗੇ ਤਾ ਤੁਸੀਂ ਇਸ plan ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹੋ I mean ਕਦੋ ਤੁਸੀਂ activate ਕਰ ਸਕਦੇ ਓ ਕਿਸ ਤਰ੍ਹਾਂ activate ਕਰਨਾ। ਠੀਕ ਆ ਜੀ ਜੀ sir ਇਸ ਤੋਂ ਇਲਾਵਾ ਕੀ ਮੈਂ ਤੁਹਾਡੀ ਕੋਈ ਹੋਰ ਸਹਾਇਤਾ ਕਰ ਸਕਦਾ ਹਾਂ?

ਸਰ ਅਮ jio fiber ਦੇ ਵਿੱਚ ਕਾਲ ਕਰਨ ਲਈ ਥੰਨਵਾਦ ਤੁਹਾਡਾ ਦਿਨ ਸ਼ੁਭ ਹੋਵੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਤੇਜ ਸਿੰਘ ਹੈ ਜੀ ਹੈ ਤੇ ਮੈਂ ਪਿੰਡ ਗੁੰਬਲੇ ਦਾ ਰਹਿਣ ਵਾਲਾ ਹਾਂ ਥੋਨੂੰ ਓਹਦਾ ਕਯਾ ਦੱਸਣ ਲੱਗੇ ਆ ਦੱਸਣ ਲੱਗੇ ਆ ਮਨੁੱਖ ਨੂੰ ਰੋਗ ਰਹਿਣ ਲਈ ਇੱਕ ਖੁਰਾਕ ਹਵਾ ਫੱਲ ਅਤੇ ਵਰਜਿਸ਼ ਦੀ ਬਹੁਤ ਲੋੜ ਹੈ ਕਮਜ਼ੋਰ ਕਮਜ਼ੋਰ ਮਨੁੱਖ ਕਮਜ਼ੋਰ ਮਨੁੱਖ ਉੱਤੇ ਸਾਰੇ ਖੇਤਰਾਂ ਵਿਚ ਸਾਰੇ ਖੇਤਰਾਂ ਵਿਚ ਢਿੱਲਾ ਹੀ ਰਹਿੰਦਾ ਹੈ ਅਤੇ ਜੀਵਨ ਵਿਚ ਤਰਕੀ ਨਹੀਂ ਕਰ ਸਕਦਾ ਖੇਡਾਂ ਇੱਕ ਅਜੇਹੀ ਵਰਜਿਸ਼ ਹਨ ਜਿਹੜੀ ਮਨੁੱਖ ਨੂੰ ਸ਼ਰੀਰ ਨੂੰ ਅਰੋਗਤਾ ਤੇ ਨਾਲ ਨਾਲ ਖੁਸ਼ੀ ਵੀ ਕਸ਼ਦੀਆਂ ਹਨ ਖੇਡਾਂ ਮਨੁੱਖ ਦੀ ਸਾਰੇ ਦਿਨ ਦੀ ਥਕਾਵਟ ਦੂਰ ਕਰਨ ਦੇ ਨਾਲ ਨਾਲ ਹੀ ਸਰਵਪੱਖੀ ਉੱਨਤੀ ਉੱਨਤੀ ਵੀ

ਚਿੜਚਿੜੇ ਸੁਬਹ ਦਾ ਹੋ ਜਾਂਦਾ ਹੈ ਉਸ ਵਿਚ ਚੁਸਤੀ ਤੇ ਫੁਰਤੀ ਖਤਮ ਹੋ ਜਾਂਦੀ ਹੈ ਤੇ ਉਹ ਇੱਕ ਜਿੰਦੀ ਲੱਥ ਹੀ ਹੁੰਦਾ ਹੈ ਖੇਡਾਂ ਸਿਰਫ ਵਿਦਿਆਰਥੀਆਂ ਆ ਨੌਜਵਾਨਾਂ ਹੀ

ਸੰਬੰਧ ਹੈ ਦੇਸ਼ ਤੇ ਵਿਦੇਸ਼ ਦੇ ਜੀਵਨ ਵਿਚ ਖੇਤਰ ਵਿਚ ਖੇਡਾਂ ਨੂੰ ਵੱਧ ਤੋਂ ਵੱਧ ਮਾਨਤਾ ਦਿੰਦੇ ਹਨ ਖੇਡਾਂ ਦਾ ਵਧਾਉਣ ਲਈ olympic ਜਿਹੀਆਂ ਵਿਸ਼ਵ ਖੇਡਾਂ ਹੁੰਦੀਆਂ ਹਨ